ਇਨਫੋਰਮੇਸ਼ਨ ਦਿੰਦੀ ਆ ਸਾਹਮਣੇ ਇਕ ਕੈਲੰਡਰ ਲੱਗਾ ਹੋਇਆ ਬਹੁਤ ਸੋਹਣੀਆਂ ਲੜੀਆਂ ਲਗਾਈਆਂ ਗਈਆਂ ਇਕ ਕਲੋਕ --

ਉਹਨਾਂ ਨੇ ਹੱਥ ਚ ਫੜਿਆ ਹੋਇਆ ਵਾ ਸਾਹਮਣੇ ਹੋਰ ਵੀ ਬਹੁਤ ਸਾਰੀ ਮਸ਼ੀਨਸ ਪਈਆਂ ਹੋਈਆਂ ਵਾਂ।

ਵੱਖ ਵੱਖ ਰੈਕਸ ਦੇ ਵਿੱਚ ਬੁੱਕਸ ਲਗਾਈਆਂ ਗਈਆਂ ਵਾਂ ਸੀਟਸ ਵੀ ਮਿਲਦੀਆਂ ਵਾਂ ਟੇਬਲ ਚੇਅਰ ਵੀ ਸਾਈਡ ਤੇ ਹੈਗਾ ਵਾ ਸਕੈਲ ਪੈਂਸਿਲ --

ਗ੍ਰੀਨ ਪਲਾਂਟਸ ਲਗਾਏ ਗਏ ਬਹੁਤ ਵੱਡੇ ਵੱਡੇ ਇੱਕ ਪਾਰਕ ਬਣਾਈ ਗਈ ਹੈ ਜਿਹਦੇ ਵਿੱਚ ਛੋਟੇ ਛੋਟੇ ਫਾਲੋਅਰਸ ਲਗਾਏ ਗਏਆ ਉਪਰ ਸੋਲਰ ਸਿਸਟਮ ਬਣਾਇਆ ਗਿਆ ਵਾ।

ਬਿਲਡਿੰਗ ਬਣੀ ਹੋਈ ਆ ਸਾਹਮਣੇ ਇੱਕ ਪੈਨਲ ਬਣੇ ਹੋਏ ਆ ਜਿਹਦੇ ਵਿੱਚ ਪਾਣੀ ਆਉਂਦਾ ਵਾ ਸਾਈਡ ਤੇ।

ਇਹ ਇਕ ਸ਼ੋਪ ਆ ਇਥੇ ਹਰ ਪ੍ਰਕਾਰ ਦੇ ਵੀਲ ਮਿਲਦੇ ਆ ਡਿਫਰੈਂਟ ਡਿਫਰੈਂਟ ਕਲਰ ਦੇ ਡਿਫਰੈਂਟ ਡਿਫਰੈਂਟ ਸਟਾਈਲ ਦੇ।

ਪੈਟ੍ਰੋਲ ਪੰਪ ਤੇ ਬਹੁਤ ਸੋਹਣੀ ਲਾਈਟਿੰਗ ਕੀਤੀ ਗਈ ਆ ਯੈੱਲੋ ਕਲਰ ਦੀਆਂ ਲਾਈਟਸ ਆਂ।

ਛੋਟੀਆਂ ਮੋਟੀਆਂ ਚੀਜ਼ਾਂ ਇੱਕ ਸਾਈਡ ਤੇ ਟਰੱਕ ਵਾਲਾ ਭਾਜੀ ਤੇਲ ਪਵਾ ਰਿਹਾ ਟਰੱਕ ਦੇ ਬਾਹਰ ਖੜਾ ਹੈ।

ਜਿਥੇ ਹਵਨ ਹੋਣ ਡਿਆਂ ਬਹੁਤ ਸਾਰੇ ਲੋਕ ਬੈਠੇ ਆ ਇੱਕ ਪੰਡਿਤ ਬੈਠੇ ਆ।

ਛੇ ਬਾਰੀਆਂ ਵਾ ਕੱਚ ਦੀਆਂ ਲੱਗੀਆਂ ਹੋਈਆਂ ਉਹਨਾਂ ਦੇ ਪਿੱਛੇ ਪੜਦੇ ਪਏ ਹੋਏ ਆ ਤੇ ਬਹੁਤ ਹੀ ਪੁਰਾਣੀ ਬਿਲਡਿੰਗ ਆ।

ਰਹਿਮਤ ਐਮਬੋਂਡਰੀ ਐਸ ਪੇਂਟਿੰਗ ਦੇ ਵਿੱਚ ਟੇਲਰਿੰਗ ਦਾ ਪੰਜਾਬੀ ਸੂਟ ਐਮਬੋਂਡਰੀ ਕੀਤੀ ਜਾਂਦੀ ਏ ਕਢਾਈਆਂ ਕੀਤੀਆਂ ਜਾਂਦੀਆਂ ਨ ਟੀ ਸ਼ਰਟ ਤੇ--

ਇਹ ਹੈਗਾ ਵਾ ਮੇਰੇ ਲਈ ਗਲੀਆਂ ਬੰਗਾਂ ਵਿੱਚ ਹੈਗੀ ਆ ਸ਼ੌਪ ।

ਮੰਦਿਰ ਦੇ ਬਾਹਰ ਬਹੁਤ ਸਾਰੀਆਂ ਲਾਈਟਿੰਗ ਲੱਗੀਆਂ ਹੋਈਆਂ ਵਾ।

ਨਰਸਿੰਗ ਸਟੇਸ਼ਨ ਬਣਿਆ ਹੋਇਆ ਵਾ ਬਹੁਤ ਵੱਡਾ ਵਾ ਇਹਦੇ ਵਿੱਚ ਲਾਈ ਹੋਈ ਆ ਬਰਾਊਨ ਕਲਰ ਦੀ ਤੇ ਵਾਈਟ ਕਲਰ ਦੀਆਂ ਟਾਇਲਸ ਲੱਗੀਆਂ ਹੋਈਆਂ ਆ।

ਏਕ ਬਹੁਤ ਵਧੀਆ ਪਾਰਕ ਬਨੀ ਹੋਈ ਆ ਪਾਰਕ ਵਿੱਚ ਬਹੁਤ ਸਾਰੇ ਝੂਲੇ ਲੱਗੇ ਹੋਏ ਆ ਵੱਡੇ ਵੱਡੇ ਰੁੱਖ ਲੱਗੇ ਹੋਏ ਆ।

ਸਾਹਮਣੇ ਬਹੁਤ ਸਾਰੇ ਘਰ ਬਣੇ ਹੋਏ ਆ ਕਿਸੇ ਨੂੰ ਵਾਈਟ ਕਲਰ ਹੋਇਆ ਕਿਸੇ ਨੂੰ ਯੈਲੋ --